ਕਮ ਹੈ ਕਮ ਚੇਤਨ ਇਸੇ ਉਮੀਦ ਤੇ ਚਲ ਰਿਹਾ ਸੀ ਚੇਤਨ ਮੇਰਾ ਤੇ ਦੰਮੋ ਦਾ ਖਿਆਲ ਛੱਡ ਕੇ ਇਕ ਅੱਧੇ ਸਟਾਰ ਨੂੰ ਘੇਰ ਲੈਂਦਾ ਤਾਂ ਸਾਰੀਆਂ ਮੁਸ਼ਕਿਲਾਂ ਚੁਟਕੀਆਂ ਵਿਚ ਹੱਲ ਹੋ ਸਕਦੀਆਂ ਸਨ। ਚੇਤਨ ਦੋਸਤ ਨਾਲ ਕੀਤੇ ਨੂੰ ਨਿਭਾਉਣ ਉਤੇ ਤੁਰਿਆ ਹੋਇਆ ਸੀ । ਦਿਨੋ ਦਿਨ ਮੇਰੀ ਆਰਥਿਕ ਦਸ਼ਾ ਵੀ ਨਿਘਰਦੀ ਜਾ ਰਹੀ ਸੀ ਵਲੈਤਾਂ ਲਿਆਦੀ ਮਾੜੀ ਮੋਟੀ ਪੂੰਜੀ ਭਰੁਣ ਵਿਚੋ ਪਾਣੀ ਵਾਂਗ ਵਗਦੀ ਜਾ ਰਹੀ ਸੀ।

ਪਾਲੀਹਿਲ ਉਤੇ ਚੇਤਨ ਦੇ ਘਰ ਦੇ ਨੇੜੇ ਸੀ new theatres ਵਿਚ ਉਨ੍ਹਾਂ ਕਪਾਲ ਕੁੰਡਲਾ ਤੇ ਡਾਕਟਰਾ ਫਿਲਮਾਂ ਬਣਾ ਕੇ ਸ਼ੋਹਰਤ ਕਮਾਈ ਸੀ ਤੇ ਹੁਣ ਬੰਬਈ ਆ ਗਏ ਸਨ ਉਘੇ ਡਾਇਰੈਕਟਰਾਂ ਵਿਚ ਗਿਣੇ ਜਾਂਦੇ ਸਨ। ਚੇਤਨ ਚੁੱਪ ਚੁਪੀਤੇ ਉਨ੍ਹਾਂ ਕੋਲ ਮੇਰੀ ਸਿਫਾਰਸ਼ ਕਰ ਆਇਆ। ਉਨ੍ਹਾਂ ਮੈਨੂੰ ਦਾਦਰ ਆਪਣੇ ਦਫਤਰ ਬੁਲਾ ਭੇਜਿਆ ਦਾਦਰ main road ਉਸ ਜਮਾਨੇ ਵਿਚ ਬੰਬਈ ਦਾ hollywood ਸੀ। ਵੱਡੇ-ਵੱਡੇ studio ਸ਼੍ਰੀ ਰਣਜੀਤ, ਮਿਨਰਵਾ, ਕਾਰਦਾਰ ਅਤੇ ਰਾਜਕਮਲ ਵਰਗੇ studio ਇਸੇ ਗੁਆਂਢ ਵਿਚ ਸਨ ਇਸੇ ਕਰਕੇ ਉਥੇ film producer ਨੇ ਉਥੇ ਦਫਤਰਾਂ ਦੀ ਵੀ ਭਰਮਾਰ ਸੀ। ਉਦੋਂ ਲੰਮੇ ਵਾਲ ਤਿਰਛੀਆਂ ਮੁੱਛਾਂ ਤੇ ਕਲਮਾਂ ਅੱਖਾਂ ਵਿਚ ਤੇ ਤੋਰ ਵਚ ਮਸਤੀ ਦੇ ਜਾਣੇ ਪਛਾਣੇ ਲੱਛਣ ਸਨ ਤੇ ਦਾਦਰ main road ਉਤੇ ਪੈਰ ਧਰਦਿਆਂ ਹੀ ਇਨ੍ਹਾਂ ਦਾ ਜਲਵਾ ਸਾਫ ਦਿਸ ਪੈਂਦਾ ਸੀ ਸਟੇਸ਼ਨ ਵੱਲੋਂ ਦਾਖਲ ਹੁੰਦਿਆ ਦਾਦਰ main road ਦਾ ਪਹਿਲਾਂ ਮੁਕਾਮ ਦਾਦਰ ਬਾਰ ਸੀ ਇਹ ਇਕ ਵੱਡਾ ਸ਼ਰਾਬਖਾਨਾ ਸੀ। ਜੋ ਹੁਣ ਦਾਰੂਬੰਦੀ ਕਾਰਨ ਕੇਵਲ ਇਕ ਭੋਜਨਸ਼ਾਲਾ ਹੋ ਕੇ ਰਹਿ ਗਿਆ ਹੈ ਪਰ ਪੁਰਾਣੇ ਵਕਤਾਂ ਦੇ ਦਿਲ ਫਰੇਬ ਬੋਰਡ ਅਜੇ ਵੀ ਬਾਹਰ ਲੱਗੇ ਹੋਏ ਹਨ ਤੇ ਅੰਦਰ ਥਾਂ ਥਾਂ ਮੁੱਖ ਨਿਹਾਰਨ ਲਈ ਆਦਮ ਕੱਦ ਸ਼ੀਸ਼ੇ ਵੀ। film producer actor director ਦੀ ਮੰਨੀ ਹੋਈ ਠਾਰ ਸੀ। ਉਹ ਸਹਿਜ ਚੰਦਰ ਮੋਹਨ ਤੇ ਮੋਤੀਲਾਲ ਵੀ ਕਦੇ ਨਾ ਕਦੇ ਉਥੇ ਜਰੂਰ ਆ ਕੇ ਬੈਠੇ ਹੋਣਗੇ, ਇਸ ਵਿਚ ਮੈਨੂੰ ਜਰਾ ਵੀ ਸ਼ੱਕ ਨਹੀਂ। ਉਦੋਂ ਆਮਦਨੀਆਂ ਵਿਚ ਇੰਨਾ ਆਕਾਸ਼ ਪਾਤਾਲ ਦਾ ਫਰਕ ਨਹੀ ਸੀ ਆਇਆ। ਸ਼ਕਸ਼ੀਅਤਾ ਉਪਰ ਪੈਸੇ ਦੇ ਇੰਨੇ ਸਪਸ਼ਟ ਮਾਪਦੰਡ ਨਹੀ ਸਨ ਲੱਗੇ ਮੇਲ ਮਿਲਾਪ ਭਾਵੇ ਦਿਨ ਬਦਿਨ ਘੱਟ ਦਾ ਜਾ ਰਿਹਾ ਸੀ ਪਰ ਅੱਜ ਵਾਂਗ ਉੱਕਾ ਖਤਮ ਨਹੀਂ ਸੀ ਹੋਇਆ। ਦਾਰੂਬੰਦੀ ਦਾ ਕਾਨੂੰਨ ਬਣਨ ਤੋਂ ਪਹਿਲਾਂ ਇਕ ਅੱਧ ਵਾਰ ਮੈਂ ਵੀ ਦਾਦਰ bar ਵਿਚ ਸ਼ਰਾਬ ਪੀਤੀ ਸੀ ਤੇ ਅਣਗਿਣਤ ਸ਼ੀਸ਼ਿਆਂ ਵਿਚ ਮੁਖੜਾ ਨੀਹਾਰਿਆਂ ਸੀ । ਸ਼ਾਇਦ ਜੀਆਂ ਦੀ ਸੋਬਤ ਵਿਚ ਬਿਲਕੁਲ ਐਸੀ ਜਗਾ ਸੀ ਜਿਸ ਦੇ ਖਿਲਾਫ ਧਰਮ ਸਥਾਨਾਂ ਵਿਚ lecture ਦਿਤੇ ਜਾਂਦੇ ਹਨ ਜਾਂ ਫਿਰ ਨਾਟਕਾਂ ਵਿਚ ਨਕਸ਼ਾ ਬੰਨਿਆਂ ਜਾਂਦਾ ਹੈ । ਅੱਜ ਕੋਈ ਉਚੇ ਦਰਜੇ ਦਾ actor ਜਾ producer ਅਜਿਹੀ ਘਟੀਆਂ ਥਾਂ ਤੇ ਪੈਰ ਧਰਨਾ ਪਸੰਦ ਨਹੀ ਕਰੇਗਾ।

ਸ਼ਾਇਦ ਇਕ ਅੱਧ ਛੋਟੇ ਹੀ ਹੋਣ ਚਿਹਰੇ ਉਤੇ ਕੋਮਲਤਾ ਤੇ ਮਿਠਾਸ ਸੀ, ਜੋ ਬੰਗਾਲੀਆਂ ਦਾ ਖਾਸਾ ਹੈ ਉਥੇ ਕੁਝ ਹੋਰ ਬੰਦੇ ਵੀ ਬੈਠੇ ਹੋਏ ਸਨ। ਵਿਚ ਵਿਚ ਉਹ ਉਨ੍ਹਾਂ ਨਾਲ ਵੀ ਗੱਲਾਂ ਕਰਦੇ ਪਰ ਬਹੁਤ ਸਾਰਾ ਵਕਤ ਉਹ ਮੈਨੂੰ ਘੂਰਦੇ ਜਾਂਦੇ ਸਨ ਜੋ ਮੇਰੇ ਲਈ ਬੜਾ ਅਜੀਬ ਜਾ ਅਨੁਭਵ ਸੀ l ਕਹਿ ਨਹੀ ਸਕਦਾ ਕਿ ਉਹ ਮੇਰੇ ਹੂਲੀਏ ਨੂੰ ਪਸੰਦ ਕਰ ਰਹੇ ਸਨ ਜਾਂਚ ਰਹੇ ਸਨ ਜਾਂ ਸਲਾਹ ਰਹੇ ਸਨ ਜਾਂ ਉਸ ਉਪਰ ਮੋਹਿਤ ਹੋ ਰਹੇ ਸਨ। ਇਹ ਤਾਂ ਨਹੀਂ ਕਹਿ ਸਕਦਾ ਪਹਿਲਾਂ ਕਦੇ ਕਿਸੇ ਮਰਦ ਨੇ ਮੇਰੇ ਵਲ ਇੰਝ ਘੂਰਿਆ ਨਹੀ ਸੀ ਪਰ ਫਿਰ ਵੀ ਇਹ ਇਕ ਜਿਹਾ ਅਨੁਭਵ ਸੀ ਥੋੜੀ ਦੇਰ ਬਾਅਦ ਬਾਕੀ ਲੋਕ ਉਠ ਕੇ ਚਲੇ ਗਏ। ਸ਼ਾਇਦ ਉਨਾਂ ਨੂੰ ਅਨੁਮਾਨ ਹੋ ਗਿਆ ਸੀ ਕਿ ਦਾਦਾ ਨੇ ਮੇਰੇ ਨਾਲ ਕੋਈ private ਗੱਲ ਕਰਨੀ ਹੈ ।ਇਹ ਵੀ ਫਿਲਮੀ ਦੁਨੀਆਂ ਦਾ ਇਕ ਦਸਤੂਰ ਹੈ ਕਾਮਜਾਬ ਫਿਲਮੀ director producer ਦੇ ਦਰਬਾਰ ਸਦਾ ਸਜੇ ਰਹਿੰਦੇ ਹਨ। ਦਰਬਾਰੀਆਂ ਨੂੰ ਆਮ ਤੌਰ ਤੇ ਚਮਚਿਆਂ ਦੇ ਨਾਲ ਸੱਦਿਆ ਜਾਂਦਾ ਹੈ ਤਖਲਿਏ ਲਈ ਬਸ ਚੁਟਕੀ ਮਾਰਨ ਦੀ ਲੋੜ ਹੈ ਜਦੋਂ ਅਸੀ ਇਕੱਲੇ ਰਹਿ ਗਏ ਤਾਂ ਫਨੀਦਾ ਕਹਿਣ ਲੱਗੇ। ਆਪਣੀ ਵਰਤਮਾਨ picture justice ਵਿਚ ਉਹ ਮੈਨੂੰ ਇਕ ਛੋਟਾ ਜਾ ਰੋਲ ਦੇਣਗੇ hero ਦੇ ਦੋਸਤ ਦਾ ਅਗਲੀ picture ਵਿਚ ਉਹ ਮੈਥੋ ਇਕ hero ਦਾ ਨਹੀ ਪਰ ਇਕ ਕੇਂਦਰੀ role ਕਰਾਉਣਗੇ ਤੇ ਫਿਰ ਉਸਤੋਂ ਅਗਲੀ picture ਵਿਚ hero

ਉਏ ਉਨ੍ਹਾਂ ਤਿੰਨ ਪਿਕਚਰਾਂ ਦਾ ਨਕਸ਼ਾ ਬੰਨ ਦਿੱਤਾ। ਮੇਰੇ ਸਾਹਮਣੇ ਉਨ੍ਹਾਂ ਵਿਚੋਂ ਕਿਹੜੀ ਨੀ ਕਰਦਾ ਚੇਤਨ ਚੁੱਪ ਰਿਹਾ ਉਹ ਸਮਝ ਗਿਆ ਹੋਵੇਗਾ ਕਿ ਮੇਰੀ ਆਕੜ ਪਹਿਲਾਂ ਨਾਲੋ ਕਾਫੀ ਹੇਠਾਂ ਡਿਗ ਚੁੱਕੀ ਐ ਅੱਜ contract ਹੋਇਆ ਹੈ। ਭਲਕੇ ਕੰਮ ਸ਼ੁਰੂ ਹੋ ਜਾਵੇਗਾ ਐਸਾ ਮੇਰਾ ਅਨੁਮਾਨ ਸੀ ਪਰ ਦਿਨ ਉਤੇ ਦਿਨ ਹਫਤਿਆਂ ਉਤੇ ਹਫਤੇ ਨੰਗਦੇ ਗਏ ਨਾ ਕੰਮ ਨਾ ਪੈਸੇ ਦਾ ਕੋਈ ਆਸਾਰ ਨਜ਼ਰ ਆਏ ਪਰ shooting ਦਾ ਖਿਆਲ ਮੇਰੇ ਮਨ ਮੰਡਲ ਉਤੇ ਪੂਰੀ ਤਰ੍ਹਾਂ ਛਾ ਗਿਆ ਸੀ। ਨਾਈ ਤੋਂ ਵਾਲ ਕਟਵਾਉਣ ਦੀ ਇਜਾਜ਼ਤ ਵੀ ਪਹਿਲਾਂ ਦੇ ਦਫਤਰੋ ਜਾ ਕੇ ਮੰਗਦਾ ਕਿਉਕਿ ਕਿਸੇ ਕੋਲੋ ਸੁਣ ਲਿਆ ਕੀ ਕਿਤੇ ਵਾਲ ਘੱਟ ਵੱਧ ਹੋ ਜਾਣ ਤਾਂ continuity ਵਿਚ ਜੰਪ ਆ ਜਾਂਦਾ ਹੈ continuity ਕੀ ਬਲਾ ਸੀ ਤੇ jump ਕੀ ਮੈਨੂੰ ਨਹੀਂ ਸੀ ਪਤਾ ਪਰ ਮੈਂ ਐਸਾ ਕੋਈ ਵੀ ਕਦਮ ਨਹੀਂ ਸਾ ਉਠਾਉਣਾ ਚਾਹੁੰਦਾ ਜਿਸ ਨਾਲ art ਨੂੰ ਨੁਕਸਾਨ ਹੋਵੇ ਕੀ ਪਤਾ ਕਿਸੇ ਦਿਨ ਅਚਾਨਕ shooting ਨਿੱਕਲ ਆਵੇ ਇਹੋ ਜਿਹੀਆਂ ਹਾਸੋ ਹੀਣੀਆਂ ਹਰਕਤਾੰ ਫਿਲਮਾਂ ਦੇ ਰੰਗਰੂਟ ਆਮ ਹੀ ਕਰਦੇ ਹਨ। ਸਾਬਣ ਮੱਲ ਮੱਲ ਮੂੰਹ ਧੋਂਦੇ ਹਨ ਕਰੀਮਾਂ ਥੱਪਦੇ ਹਨ। ਸ਼ੀਸ਼ੇ ਅੱਗੇ ਤਰ੍ਹਾਂ ਤਰ੍ਹਾਂ ਦੇ pose ਬਣਾਉਂਦੇ ਹਨ । ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ acting ਕਲਾ ਦਾ ਜਿਆਦਾ ਸੰਬੰਧ ਚਿੰਤਨ ਨਾਲ ਹੈ। ਬਾਹਰੀ ਚੀਜਾਂ ਇੰਨਾ ਮਹਤਵ ਨਹੀਂ ਰੱਖਦੀਆਂ। ਇਕ ਦਿਨ ਅਖਬਾਰ ਵਿਚ ਪੜਿਆ ਕਿਸੇ people theatre ਦਾ drama ਹੋਣ ਵਾਲਾ ਸੀ ਚੀਨ ਦੇ people theatre ਬਾਰੇ ਤਾਂ ਮੈਂ ਜਾਣਦਾ ਹਾਂ ਹਿੰਦੁਸਤਾਨ ਵਿਚ people theatre ਕਿਥੋਂ ਆ ਗਿਆ ਚੇਤਨ ਤੋਂ ਪੁੱਥਿਆ

ਹਾਂਜੀ ਮੈਂ ਪਰਮਜੀਤ ਸਿੰਘ ਅਤੇ ਮੈਂ ਹਰੀਕੇ ਡੈਮ, ਹਰੀਕੇ ਡੈਮ ਉਹ ਜਗ੍ਹਾ ਹੈ ਕਿ

ਪਾਣੀ ਦਾ ਬੜਾ ਪੰਜਾਬ ਦੇ ਵਿੱਚ ਇਸ time ਤੇ issue ਚੱਲਣ ਡਿਆ ਹੈ। ਕਿ ਪੰਜਾਬ ਤੋਂ ਪਾਣੀ ਉੱਨਾ ਕੀ ਹੈ ਅਤੇ ਬਾਕੀ ਦੂਜੀਆਂ ਸਟੇਟਾਂ ਨੂੰ ਪਾਣੀ ਦਿੱਤਾ ਜਾ ਰਿਹਾ। ਪਰ ਪੰਜਾਬ ਦੇ ਵਿੱਚ ਵੀ ਹੁਣ ਜਿੰਨੇ ਵੀ ਸਾਡੇ ਕਿਸਾਨ ਆ, ਪੈਲੀ ਬੰਨੇ ਵਾਲੇ ਆ, ਕੋਈ ਦਰਿਆਵਾਂ ਦਾ ਅਤੇ ਨਹਿਰਾਂ ਦਾ ਪਾਣੀ ਵਰਤਦਾ ਹੀ ਨਹੀਂ ਹੈਗਾ, ਸਾਰਿਆਂ ਨੇ ਆਪੋ ਅਪਣੀਆਂ ਬੰਬੀਆਂ ਲਾਈਆਂ ਅਤੇ ਬੰਬੀਆਂ ਤੋਂ ਹੀ ਪਾਣੀ ਵਰਤਦੇ ਹ। ਅਤੇ ਪੰਜਾਬ ਦੇ ਵਿੱਚ ਬੰਬੀਆਂ ਜਿਹੜੀਆ ਲਾਈਆ ਸਾਰੀਆਂ ਨੇ ਉਹਦੇ ਨਾਲ ਐਨਾ ਕੁ ਥੱਲੜੇ ਪਾਣੀ ਦਾ ਨੁਕਸਾਨ ਹੋ ਡਿਆ ਜੇ ਥੱਲੇ ਦਾ ਜਿਹੜਾ ਪਾਣੀ ਆ ਉਹ ਘੱਟ ਰਿਹਾ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਮੋਟਰਾਂ ਵਾਲਾ, ਬੰਬੀਆ ਵਾਲਾ, ਪਾਣੀ ਘੱਟ ਵਰਤ ਕੇ ਅਤੇ ਜਿਦਾਂ ਪਹਿਲੋਂ ਸਾਡੇ ਬਜ਼ੁਰਗ ਸਾਰੇ ਨਹਿਰਾਂ ਦਾ ਪਾਣੀ ਜੇ ਵਰਤਦੇ ਸੀ ਅਤੇ ਦਰਿਆਵਾਂ ਦਾ ਪਾਣੀ ਵਰਤਦੇ ਸੀ। ਉਦਾਂ ਉਹ ਵਰਤਣਾ ਚਾਹੀਦਾ ਹੈ ਸਾਰਿਆਂ ਨੂੰ ਜਿਹੜਾ ਮੋਟਰ ਵਾਲਾ ਹੈ ਉਹ ਘੱਟ ਹੋਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ time ਦੇ ਵਿੱਚ ਪਾਣੀ ਦਾ ਬੜਾ ਵੱਡਾ issue ਹੋਣ ਵਾਲਾ ਅਤੇ ਹਰੀਕੇ ਦਰਿਆ ਦੇ ਉੱਤੇ ਹੀ ਡੈਮ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਸਾਡੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਿੱਥੇ ਲੋਕ ਹਰ ਰੋਜ਼ ਘੁੰਮਣ ਆਉਂਦੇ ਆ, ਅਸੀਂ ਵੀ ਜਦੋਂ ਕਿਤੇ time ਲੱਗਦਾ ਅਤੇ ਸਾਰੇ ਯਾਰ ਦੋਸਤ ਹਰੀਕੇ ਡੈਮ ਜਾਈ ਦਾ ਹੈ। ਹਰੀਕੇ ਡੈਮ ਦੀ ਮੱਛੀ ਹੈ ਜਿਹੜੀ ਉਹ ਬਹੁਤ famous ਹੈ। ਅਤੇ ਜਦੋਂ ਵੀ ਯਾਰ ਦੋਸਤ ਨਾਲ ਕਿਤੇ ਘਾਟ ਕੋਲ ਬਣੇ ਅਤੇ ਉੱਥੇ ਜਾਈ ਦਾ ਬਾਕੀ ਜਿੰਨੇ ਵੀ ਸਾਡੇ ਯਾਰ ਦੋਸਤ ਮੇਰੇ ਨਾਲ ਦੇ ਨੇ, ਸਭ ਲਾਗੇ ਬੰਨੇ ਵਾਲੇ ਜਦੋਂ ਵੀ ਉਹਨਾ ਤੋਂ time ਲੱਗਦਾ ਸਾਰੇ ਉੱਥੇ ਜਾਦੇ ਆ। ਬਾਕੀ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਗੱਲ ਹੈ ਉਹ ਵੱਖਰੀ ਹੈ। ਅੰਮ੍ਰਿਤਸਰ ਤੋਂ ਲਾਹੌਰ ਵੀ ਲਾਗੇ ਹੈ। ਪੂਰਾ ਅੰਮ੍ਰਿਤਸਰ ਅਤੇ ਤਰਨਤਾਰਨ ਜਿਹੜਾ ਸਾਡਾ area ਹੈ ਉਹ ਪੂਰਾ ਹੀ ਪਾਕਿਸਤਾਨ border ਜਿਹੜਾ ਹੈਗਾ share ਕਰਦਾ ਹੈ। ਜਿੰਨ੍ਹਾ ਕਰਕੇ ਕਿ ਪੰਜਾਬ ਦੇ ਵਿੱਚ ਬਹੁਤ ਹੀ ਰੌਲਾ ਰਹਿੰਦਾ ਇਸ ਗੱਲ ਦਾ, ਕਿ border ਦੇ ਉੱਧਰੋਂ ਗਲਤ ਫਲਤ ਚੀਜ਼ਾਂ ਵੀ ਹੁੰਦੀਆਂ ਅਤੇ ਪਰ ਜਿਹੜਾ ਹੈਗਾ ਹੈ area ਬਹੁਤ ਹੀ ਵਧੀਆ, ਤਰਨਤਾਰਨ ਅਤੇ ਅੰਮ੍ਰਿਤਸਰ ਦਾ, ਇੱਕ ਪੱਟੀ ਸ਼ਹਿਰ ਹੈ ਸਾਡਾ ਲਾਗੇ, ਜਿਹੜਾ ਕਿ ਬਹੁਤ ਹੀ ਪੁਰਾਣਾ ਅਤੇ ਮਸ਼ਹੂਰ ਸ਼ਹਿਰ ਹੈ। ਹੋਰ ਵੀ ਪਟਿਆਲਾ ਸ਼ਹਿਰ ਹੈਗਾ, ਪਟਿਆਲਾ ਸ਼ਹਿਰ ਬਹੁਤ ਮਸ਼ਹੂਰ ਹੈ। ਪਟਿਆਲਾ ਦੇ ਵਿੱਚ ਇੰਜੀਅਰਿੰਗ ਦਾ ਬਹੁਤ ਵੱਡਾ ਇੰਸਟੀਚਿਊਟ ਹੈਗਾ ਹੈ। ਜਿਹੜਾ ਕਿ JEE advance ਦੇ through ਮਿਲਦਾ ਹੈ। ਲਵਲੀ ਪ੍ਰੌਫੈਸ਼ਨਲ ਯੂਨੀਵਰਸਿਟੀ ਹੈ, ਚੰਂਡੀਗੜ੍ਹ

ਗੱਲ ਹੀ ਵੱਖਰੀ ਹੈ। ਚੰਡੀਗੜ੍ਹ ਵੀ ਜਾਈ ਦਾ ਹੈ ਜਦੋਂ time ਲੱਗਦਾ ਚੰਡੀਗੜ੍ਹ, ਮੁਹਾਲੀ ਪਠਾਨਕੋਟ

ਮਾਝਾ area ਸਾਡਾ ਜਿੰਨ੍ਹਾ ਇਹ ਹੈ ਤਰਨਤਾਰਨ ਅੰਮ੍ਰਿਤਸਾਰ, ਗੁਰਦਾਸਪੁਰ ਕਪੂਰਥਲਾ, ਕਪੂਰਥਲਾ ਦੇ ਵਿੱਚ army ਹੈ, ਬ੍ਰਿਗੇਡ ਵੀ ਹੈ। Army cant ਵੀ ਹੈਗੇ ਆ, ਅੰਮਿ੍ਤਸਰ ਦੇ ਵਿੱਚ ਵੀ army ਦੀਆਂ ਬਹੁਤ ਸਾਰੀਆਂ unit ਹੈਗੀਆਂ। ਫੇਰ ਫਿਰੋਜ਼ਪੁਰ area ਹੈਗਾ ਹੈ, ਫਿਰੋਜ਼ਪੁਰ ਵੀ ਪੂਰਾ border area ਅਤੇ ਉਸ ਦੇ ਵਿੱਚ ਫਿਰੋਜ਼ਪਰ ਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਹੈ army, army ਬ੍ਰਿਗੇਡ ਹੈਗ ਨੇ ਅਤੇ ਜਦੋਂ ਹੀ ਸਾਡੇ ਕੋਲ time ਹੁੰਦਾ ਹੈ, ਉਦੋਂ ਸਾਰੇ ਜਣੇ ਮਿਲ ਕੇ ਆ ਸਾਡੇ ਸ਼ਹਿਰ ਘੁੰਮੀ ਦਾ, ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ ਤਰਨਤਾਰਨ ਪੱਟੀ ਮੋਗਾ area ਵੱਲੌਂ ਲੁਧਿਆਣਾ ਹੈ। ਇਹ ਸਾਰਾ ਮਾਲਵਾ ਪੈ ਜਾਂਦਾ ਹੈ ਅਤੇ ਮਾਲਵਾ ਪੰਜਾਬ ਜਿਹੜਾ ਹੈਗਾ ਹੈ, ਤਿੰਨਾਂ, ਚੌਹਾਂ ਤੋਂ ਤਿੰਨਾਂ ਹਿੱਸਿਆਂ ਚ, ਇੱਕ ਮਾਝਾ ਹੈ, ਇੱਕ ਮਾਲਵਾ ਹੈ, ਇੱਕ ਦੁਆਬਾ ਹੈ।

ਮਲੇਰਕੋਟਲੇ ਦੇ ਇੱਕ ਨਵਾਬ ਵੀ ਹੋਏ ਆ ਜਿੰਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜਦੋਂ ਮੁਗਲਾਂ ਨਾਲ ਉਹਨਾ ਦੀ ਜੰਗ ਚੱਲ ਰਹੀ ਸੀ ਅਤੇ ਫਰੀਦਕੋਟ ਦੇ ਨਵਾਬ ਸੀ ਇੱਕ ਜਿੰਨ੍ਹਾ ਨੇ ਉਹਨਾ ਦੇ ਨਗਰ ਦਾ ਨਾਅਰਾ ਲਾਇਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ main ਜਿਹੜਾ ਗੜ੍ਹ ਸੀ ਜਿਦਾਂ ਕਿਲਾ ਸੀ ਜਿੱਥੇ ਉੱਥੇ ਇਹਨਾ ਹੀ ਸ੍ਰੀ ਆਨੰਦਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਦੇ ਵਿੱਚ ਹੁਣ ਹੋਲਾ ਮਹੱਲਾ ਆ ਰਿਹਾ। ਬਾਕੀ ਤੇ ਸਾਰੇ ਹੋਲੀ ਮਨਾਉਂਦੇ ਆਂ, ਪਰ ਜਿਹੜੇ ਸਿੰਘ ਨੇ ਗੁਰੂ ਦੇ ਉਹ ਹੋਲਾ ਮਹੱਲਾ ਮਨਾਉਂਦੇ ਆ। ਇਹ ਹੁਣ ਬੱਸ ਦੋ ਚਹੁੰ ਦਿਨਾਂ ਦੇ ਵਿੱਚ ਹੀ ਸਾਰਿਆਂ ਨੇ ਆਨੰਦਪੁਰ ਸਾਹਿਬ ਪਹੁੰਚ ਜਾਣਾ ਅਤੇ ਆਨੰਦਪੁਰ ਸਾਹਿਬ ਦੇ ਵਿੱਚ ਜਿੰਨਿਆਂ ਵੀ ਨਿਹੰਗ ਸਿੰਘ ਸਿੰਘਾਂ ਦੀ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ ਹੈ। ਅਤੇ ਸਿੱਖ ਕੌਮ ਦੀ ਜਿਹੜੀ ਮਾਰਸ਼ਲ ਆਰਮੀ ਜਿਹੜੀ ਹੈਗੀ ਹੈ ਨਿਹੰਗ ਸਿੰਘਾਂ ਦੀ ਫੌਜ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਸ਼੍ਰੀ ਆਨੰਦਪੁਰ ਸਾਹਿਬ ਅਤੇ ਜਦੋਂ ਹੋਲਾ ਮਹੱਲਾ ਖੇਡਦੇ ਨੇ ਅਤੇ ਨਾਲ ਹੀ ਉੱਥੇ ਜਿਹੜੇ ਸਿੰਘ ਗੱਤਕਾ ਖੇਡਦੇ ਨੇ ਗੱਤਕੇ ਦੇ ਆਪ ਦੇ ਜੌਹਰ ਵਿਖਾਉਂਦੇ ਆ। ਫੇਰ ਨਾਲ ਹੀ ਜਿਹੜੇ ਨਿਹੰਗ ਸਿੰਘ ਜੱਥੇਬੰਦੀਆਂ ਤੋਂ ਘੋੜੇ ਹੁੰਦੇ ਨੇ, ਅਤੇ ਸਿੰਘਾਂ ਦੇ ਕੋਲੇ ਜਿਹੜੇ ਘੋੜੇ ਹੁੰਦੇ ਨੇ ਉਹ ਵੇਖਣੀ ਵਾਲੇ ਹੁੰਦੇ ਨੇ, ਇੱਕ ਤੋਂ ਇੱਕ ਘੋੜਾ top ਦਾ ਜਿਹੜਾ ਹੈ ਉਹ ਜਿੱਥੇ ਬੰਦਿਆਂ ਦੇ ਕੋਲ ਨੇ, ਬਾਬਾ ਬੁੱਢਾ ਦਲ ਹੋ ਗਿਆ ਜਿਦਾਂ ਫੇਰ ਸੰਤ ਮਹਾਰਾਜ ਸਿੰਘ ਵਾਲੇ ਆ, ਬਾਬਾ ਵਿਧੀਚੰਦ ਵਾਲੇ, ਬਾਪੂ ਸ਼ਹੀਦ ਢਾਹਬਸਰ ਵਾਲਿਆਂ ਦਾ, ਜਿਹੜਾ ਦਲ ਹੈ ਘੋੜਿਆਂ ਦਾ ਉਹ ਵੀ ਸ਼੍ਰੀ ਆਂਨੰਦਪੁਰ ਸਾਹਿਬ ਹਰ ਹੌਲੇ ਮਹੱਲੇ ਤੇ ਜਾਂਦੇ ਆ, ਉਸ ਤੋਂ ਇਲਾਵਾ ਨਾਂਦੇੜ, ਹਜ਼ੂਰ ਸਾਹਿਬ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ last time ਸੀ ਉਹਨਾ ਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਂਦੇੜ, ਹਜ਼ੂਰ ਸਾਹਿਬ ਬਿਤਾਇਆ ਅਤੇ ਉੱਥੇ ਵੀ ਸੰਗਤਾਂ ਜਿਹੜੀਆਂ ਨੇ ਹੌਲੇ ਮਹੱਲੇ ਤੇ ਵੀ ਪਹੁੰਚਦੀਆਂ, ਵਿਸਾਖੀ ਤੇ ਵੀ ਪਹੁੰਚਦੀਆਂ ਪੰਜਾਬ ਤੋਂ, ਬਹੁਤ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਇਹਨਾ ਗੁਰੂ ਧਾਮਾਂ ਤੇ ਪਹੁੰਚਦੀਆਂ ਹੈ, thank ਨੀਤੀ ਬਾਰੇ ਗੱਲ ਕਰਨਾ ਚਾਹਦੇ ਆ ਅੱਜ ਦੀ ਰਾਜਨੀਤੀ ਤੇ ਪਿਛਲੇ ਅੱਜ ਤੋਂ ਪੱਚੀ ਤੀਹ ਪੱਚੀ ਤੀਹ ਸਾਲ ਪਹਿਲਾ ਦੀ ਰਾਜਨੀਤੀ ਵਿਚ ਜਮੀਨ ਆਸਮਾਨ ਦਾ ਫ਼ਰਕ ਹੈ। ਤੇ ਉਸ ਤੋਂ ਵੀ ਪਿੱਛੇ ਚਲੇ ਜਾਓ ਤੇ ਓਦੋ ਵੀ ਰਾਜਨੀਤੀ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ ਲੇਕਿਨ ਹੁਣ ਦੀ ਰਾਜਨੀਤੀ ਤੇ ਓਹਦੋ ਦੀ ਰਾਜਨੀਤੀ ਚਾਹੇ ਉਹ ਅੱਜ ਤੋ ਸੱਤਰ ਸਾਲ ਦੀ ਪਹਿਲਾ ਦੀ ਹੋਵੇ ਚਾਹੇ ਅੱਜ ਤੋ ਪੱਚੀ ਸਾਲ ਦੀ ਪਹਿਲਾ ਦੀ ਹੋਵੇ। ਜੋ ਰਾਜਨੀਤਿਕ ਲੋਕਾਂ ਦਾ ਮਕਸਦ ਸੀ ਉਹ ਇਕ ਹੀ ਹੈ ਉਂਦੇ ਵਿਚ ਕੋਈ ਦਲਾਂ ਨੀ ਆਯਾ ਸਿਰਫ ਤੇ ਸਿਰਫ ਐਨਾ ਹੈ ਵੀ ਓਦੋਂ ਲੋਕ ਦੀ ਜਿਹੜੀ ਆਪਣੀ ਰਾਜਨੀਤਿਕ ਲੀਡਰ ਹੁੰਦੀ ਸੀ ਓਨਾ ਦੀ ਆਪਣੀ ਜੋ। ਕਹਿ ਸਕਦੇ ਹੈ ਵੀ ਆਪਣੀ ਜੋ ਭੁੱਖ ਸੀ ਉਹ ਥੋੜੀ ਹੁੰਦੀ ਸੀ ਹੁਣ ਥੋੜੀ ਸੀ ਜ਼ਿਆਦਾ ਹੋ ਗਈ ਹੈ ਹੁਣ ਸਿਰਫ ਭੁੱਖ ਉਹਦੋਂ ਕੁੱਛ ਜੇੜੇ ਲੋਕ ਹੁੰਦੇ ਸੀ ਉਹ ਚਾਹੁੰਦੇ ਸੀ। ਅਸੀਂ ਰਾਜਨੀਤੀ ਦੇ ਵਿੱਚ ਚਲੋ ਆਪ ਤਾਂ ਕੁੱਛ ਕਰੀਏ ਕਰੀਏ ਕੁਛ ਲੋਕ ਦਾ ਵੀ ਭਲਾ ਕਰੀਏ, ਲੇਕਿਨ ਹੁਣ ਦੇ ਵਿਚ ਤੇ ਸਿਰਫ ਇਹੀ ਹੈ ਅੱਜ ਦੀ ਅੱਜ ਦੀ ਰਾਜਨੀਤੀ ਦੇ ਵਿਚ ਸਿਰਫ ਇਹੀ ਹੈ ਬਈ ਜੋ ਕੁਛ ਹੋਵੇ ਉਹ ਮੇਰਾ ਹੋਵੇ।

ਚਾਹੇ ਉਹ ਆਜ਼ਾਦੀ ਤੂੰ ਪਹਿਲਾ ਹੋਵੇ ਚਾਹੇ ਉਹ ਆਜ਼ਾਦੀ ਤੋਂ ਬਾਰ ਹੋਵੇ ਜਿਨ੍ਹਾਂ ਖਮਿਆਜਾ ਹੁਣ ਤਕ ਪੰਜਾਬ ਨੂੰ ਭੁਗਤਨਾ ਪਿਆ ਹੈ ਉੰਨੀ ਸੋ ਸੰਤਾਲੀ ਤੂੰ ਪਹਿਲਾ। ਰਾਜਨੀਤੀ ਪੰਜਾਬ ਦੇ ਲੋਕਾਂ ਨੇ ਰਾਜਨੀਤੀ ਵਿਚ ਬਹੁਤਾ ਵਿਸ਼ਵਾਸ਼ ਨਹੀਂ ਕੀਤਾ ਸੀ ਸਿਰਫ ਉਹ ਆਪਣੀ ਦੇਸ਼ ਭਗਤੀ। ਦੇਸ਼ ਆਪਣੀ ਧਰਤੀ ਪ੍ਰਤੀ ਪਿਆਰ ਨੂੰ ਹੀ ਅੱਗੇ ਵਧਾਉਣਾ ਚਾਉਂਦਾ ਸੀ ਸੁਨ ਓਹਨਾ ਦਾ ਚਾਹੇ ਉਹ ਭਗਤ ਸਿੰਘ ਹੁਣ ਚਾਹੇ ਉਹ ਸਰਾਭਾ ਹੋਣ ਚਾਹੇ ਸਾਡੇ ਗ਼ਦਰੀ ਬਾਬੇ ਹੋਣ।

ਜੋ ਕੁਛ ਐਥੇ ਹੈਗਾ ਜੋ ਗ਼ਲਤ ਰੀਤੀਆਂ ਹਿੰਦੁਸਤਾਨ ਦੇ ਵਿਚ ਚੱਲ ਰਹੀਆਂ ਹੈਗੀਆਂ ਉਸ ਤੋਂ ਵੀ ਦੇਸ਼ ਤੋਂ ਆਜ਼ਾਦ ਕਰਵਾਇਆ ਜਾਵੇ ਇਸੇ ਕਰਕੇ ਉਹਨਾਂ ਨੇ ਹੱਸਦੇ ਹੱਸਦੇ ਕੁਰਬਾਨੀਆਂ ਦਿਤੀਆਂ ਤਸੀਹੇ ਝੱਲੇ ਕਾਲਾ ਪਾਣੀ ਗਾਏ। ਜੇਲਾਂ ਕੱਟਿਆਂ ਕੋਈ ਕਈਆਂ ਦੀ ਤਾ ਲਾਸ਼ਾਂ ਤੱਕ ਨਹੀਂ ਮਿਲਿਆ ਅੰਗਰੇਜਾਂ ਨੇ ਏਹੋ ਜਿਹਾ ਓਨਾ ਨਾਲ ਜ਼ੁਲਮ ਟਾਯਾ ਉਹਨਾਂ ਨੇ ਆਪਣਾ ਘਰ ਬਾਰ ਛੱਡ ਤਾ ਬੀਵੀ ਬੱਚੇ ਛੱਡ ਤੇ ਜੇਲ੍ਹਾਂ ਕੱਟਿਆ।

ਉਸ ਚ ਕੋਈ ਵੀ ਹੋ ਸਕਦਾ ਜਿਹੜੇ ਹਿੰਦੁਸਤਾਨ ਦੇ ਬੈਜਰ ਬੇਜਰ ਲੀਡਰ ਸੀ ਓਨਾ ਨੇ ਹਜ਼ਾਰਾਂ ਝੂਠੇ ਵਾਅਦੇ ਪੰਜਾਬ ਦੇ ਲੀਡਰਾਂ ਨਾਲ ਕੀਤੇ। ਤੈਨੂੰ ਮੌਕੇ ਤੇ ਇਹ ਕੁਝ ਦਿੱਤਾ ਜਾਉ ਗਏ ਇਹ ਕੁਛ ਦਿੱਤਾ ਜਾਊਗਾ ਲੇਕਿਨ ਉਹ ਕੱਖ ਨਹੀਂ ਮਿਲਿਆ ਸਿਰਫ ਕੁਜ ਚੰਦ ਲੀਡਰਾ ਕਰਕੇ ਉੰਨੀ ਸੋ ਸੰਤਾਲੀ ਦੇ ਵਿੱਚ ਕਰੀਬ ਕਰੀਬ ਦੱਸ ਲੱਖ ਲੋਕਾਂ ਦਾ ਉਜਾੜਾ ਹੋਇਆ। ਜਿਸਦਾ ਸਾਰਾ ਨੁਕਸਾਨ ਚਾਹੇ ਉਹ ਆਰਥਿਕ ਤੋਰ ਤੇ ਹੋਵੇ ਚਾਹੇ ਉਹ ਸ਼ਰੀਰਕ ਤੋਰ ਤੇ ਹੋਵੇ ਜਿਸਦਾ ਸਾਰਾ ਦਾ ਸਾਰਾ ਨੁਕਸਾਨ ਸਿਰਫ ਤੇ ਸਿਰਫ ਪੰਜਾਬ ਨੂੰ ਝਲਣਾ ਹੋਵੇ। ਚਾਹੇ ਉਹ ਪੰਜਾਬ ਪਾਕਿਸਤਾਨ ਦਾ ਹੋਵੇ ਚਾਹੇ ਉਹ ਅਜੋਕੇ ਪੰਜਾਬ ਦਾ ਹਿੰਦੁਸਤਾਨ ਦਾ ਪੰਜਾਬ ਹੋਵੇ ਜੇ ਕਿਸੇ ਨੂੰ ਮਾਰਾ ਪਈਆਂ ਤੇ ਫਿਰ ਪੰਜਾਬ ਦੇ ਲੋਕ ਨੂੰ ਪਈਆਂ। ਹਜ਼ਾਰਾਂ ਲੋਕ ਬੇਘਰ ਹੋਕੇ ਓਧਰੋ ਇਧਰ ਆਏ ਇਧਰ ਓਧਰ ਗਏ ਆਪਣੇ ਬਚੇ ਰੋਲ ਲਏ ਆਪਣੀਆਂ ਜ਼ਮੀਨ ਜਾਇਦਾਦ ਰੋਲ ਲਿਆਂ ਆਪਣੇ ਘਰ ਬਾਹਰ ਛੱਡ ਕੇ ਸਭ ਕੁਝ ਇਥੇ ਛੱਡ ਕੇ। ਆਪਣਾ ਭਾਈਚਾਰਾ ਤੇ ਸਾਂਜ ਤੋੜ ਕੇ ਉਹ ਆਪਣਾ ਸੱਭ ਕੁਝ ਛਡ ਕੇ ਪਰਾਏ ਮੁਲਕ ਪਰਾਏ ਦੇਸ਼ ਵਿਚ ਤੁਰ ਪਾਏ ਪਰਾਈ ਥਾਂ ਵਾਲੀ ਨੂੰ ਤੁਰ ਪਏ ਨਾ ਓਹਨਾ ਦੀ ਕੋਈ ਮੰਜ਼ਿਲ ਸੀ।

ਰਾਜਨੀਤਿਕ ਲੋਕ ਨੇ ਧਰਮ ਦੇ ਵਿਚ ਵੰਡ ਪਾ ਕੇ ਦੇਸ਼ ਨੂੰ ਦੋ ਹਿਸਿਆਂ ਵਿਚ ਵੰਡ ਦਿੱਤਾ ਦੇਸ਼ ਨੂੰ ਨੀ ਕਹਿ ਸਕਦੇ ਆਪ ਉਸ ਟਾਈਮ ਦੇਸ਼ ਕੋਈ ਦੋ ਹਿਸਿਆਂ ਵਿਚ ਨਹੀਂ ਵੰਡਿਆ ਗਿਆ ਸੀ ਸਿਰਫ ਤੇ ਸਿਰਫ ਪੰਜਾਬ ਦੋ ਹਿਸਿਆਂ ਵਿਚ ਵੰਡਿਆ ਗਿਆ ਸੀ।

ਉਸ ਟੈਮ ਦੇ ਹਾਕਮਾਂ ਨੇ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀ ਰਾਜਨੀਤਿਕ ਭੁੱਖ ਵਾਸਤੇ ਐਡਾਂ ਵੱਡਾ ਦੁਖਾਂਤ, ਜਿੰਨਾ ਨੂੰ ਕੀ ਆਪਾ ਨਾ ਭੁਲਣ ਜੋਗੇ ਇਤਿਹਾਸ ਦਾ ਇਕ ਦੁਖਾਂਤ ਹੈ ਦੁਨੀਆ ਤੇ ਇਕ ਨਾ ਭੁਲਣ ਜੋਗੇ ਸਬ ਤੋਂ ਜਿਨਿਆ ਵੱਡੀਆਂ ਤਰਾਸ਼ੀਆਂ ਹੋਇਆ ਓਨਾ ਚ ਇਕ ਕਹਿ ਸਕਦੀਆਂ ਸਿਰਫ ਤੇ ਸਿਰਫ ਉਹ ਪੰਜਾਬ ਨੇ ਝਲਿਆ ਉਸਤੋਂ ਬਾਅਦ, ਜੋ ਪੰਜਾਬ ਬਚਿਆ ਉਸਦੇ ਵੀ ਇਹਨਾਂ ਨੇ ਤਿੰਨ ਟੁਕੜੇ ਕਰ ਦਿੱਤੇ ਇਕ ਹਿਮਾਚਲ ਹੋ ਗਿਆ ਇਕ ਪੰਜਾਬ ਦਾ ਹੋ ਗਿਆ ਇਕ ਹਰਿਆਣਾ ਹੋ ਗਿਆ। ਉਸ ਦੇ ਵਿਚ ਐਨਾ ਨੇ ਬਾਅਦ ਚ ਉਸ ਟਾਈਮ ਦੇ ਅਜੋਕੇ ਲੀਡਰ ਨੇ ਇਹ ਕੀਤਾ ਕੀ ਨਹੀਂ ਜੀ ਅਸੀਂ ਤੁਹਾਨੂੰ ਵਾਧੂ ਅਧਿਕਾਰ ਦਵਾਂਗੇ ਤੁਹਾਨੂੰ ਵਾਧੂ ਪੈਕਜ ਮਿਲੂਗਾ ਤੁਹਾਨੂੰ ਵਾਦੂ ਆਰਥਿੱਕ ਤੋਰ ਤੇ ਤੁਹਾਨੂੰ ਮਦਦ ਮਿਲੂਗੀ। ਲੇਕਿਨ ਉਹ ਨਿਰੇ ਵਾਧੇ ਦੇ ਵਾਸਤੇ ਕੁੱਛ ਸਾਡੇ ਗ਼ਲਤ ਲੀਡਰਾ ਨੇ ਕੁਝ ਸਾਡੇ ਲੀਡਰਾ ਦੇ ਗ਼ਲਤ ਫੈਸਲਿਆਂ ਨੇ ਵੀ ਸਾਡੀ ਕੌਮ ਨੂੰ। ਸਾਡੀ ਪੰਜਾਬੀਅਤ ਨੂੰ ਪਿੱਛੇ ਤੱਕ ਦਿੱਤਾ ਗਿਆ ਜਿਹੜਾ ਕਿ ਅੱਜ ਤੱਕ ਉਸ ਚੀਜ਼ ਦਾ ਅੱਜ ਤਕ ਅਸੀਂ ਅਸੀਂ ਨੁਕਸਾਨ ਚੱਲਦੇ ਆ ਰਹੇ ਆ ਉਸ ਚੀਜ਼ ਦੇ ਸ਼ਾਇਦ ਸ਼ਾਇਦ ਇਹ ਲੱਗਦਾ ਕਿ ਆਉਣ ਵਾਲਿਆਂ ਪੀੜੀਆਂ।

ਹਮੇਸ਼ਾ ਸਮੇ ਸਮੇ ਤੇ ਉਸ ਟਾਈਮ ਸਾਨੂੰ ਵਾਧੇ ਕੀਤੇ ਗਏ ਤੁਹਾਨੂੰ ਆ ਦਿੱਤਾ ਜਾਊਗਾ ਤੁਹਾਨੂੰ ਉਹ ਦਿੱਤਾ ਜਾਊਗਾ ਲੇਕਿਨ ਜੋ ਰਾਜਨੀਤਿਕ ਲੀਡਰਾਂ ਦੇ ਵਾਧੇ ਨੇ ਉਹ ਵਾਧੇ ਰਹੇ ਚਾਹੇ ਅੱਜ ਦੇ ਰਾਜਨੀਤਿਕ ਲੀਡਰ ਵੀ, ਓਨਾ ਦੀਆ ਰਾਹਾਂ ਤੇ ਤੁਰੇ ਹੋਏ ਨੇ ਅੱਜ ਵੀ ਕੋਈ ਵੀ ਲੀਡਰ ਨਹੀਂ ਚਾਹੁੰਦਾ ਵੀ ਜੋ ਪੰਜਾਬ ਦੀਆ ਜੋ ਦੇਸ਼ ਦੀਆ ਮੇਨ ਸਮੱਸਿਆਵਾ ਹੈਗੀਆਂ ਨੇ ਓਸਤੇ ਓਸਤੇ, ਓਸਤੇ ਜ਼ੋਰ ਦੇ ਕੇ ਉਸਨੂੰ ਹੱਲ ਕੀਤਾ ਜਾਵੇ ਨਾ ਸਿਰਫ ਤੇ ਸਿਰਫ ਉਹ ਆਪਣੀ ਰੋਟੀ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਆਪ ਕੁਛ ਏਹੋ ਜੇ ਮੁਦੇ ਚਾਹੇ ਉਹ ਰਾਮ ਮੰਦਰ ਦਾ ਮੁਦਾ ਹੋਵੇ। ਚਾਹੇ ਉਹ ਉਨੀਸੌ ਚੁਰਸੀ ਦੇ ਦੰਗਿਆ ਦਾ ਮੁਦਾ ਹੋਵੇ ਚਾਹੇ ਉਸਤੋਂ ਬਾਅਦ ਅਣਗਿਣਤ ਅਣਗਿਣਤ ਦੁਖਾਂਤ ਜਿਹੜੇ ਹੋਏ ਉਹੋ ਜੇ ਮੁਦੇ।

ਦੇ ਮੁਦੇ ਖਤਮ ਹੋ ਗਏ ਜਿਸ ਦਿਨ ਵੀ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਓਸ ਦਿਨ ਸਾਡੀ ਰਾਜਨੀਤੀ ਖਤਮ ਹੋ ਜਾਏਗੀ ਅਸੀਂ ਰਾਜਨੀਤਿਕ ਸਦਾ ਰਾਜਨੀਤਿਕ ਜੀਵਨ ਜਮਾ ਖਤਮ ਹੋ ਜਾਊਗਾ ਅਸੀਂ ਸਿਰਫ ਤੇ ਸਿਰਫ ਘਰ ਜੋਗੇ ਹੀ ਰਹਿ ਜਾਵਾਂਗੇ। ਹੋਰ ਕੱਖ ਨਹੀ ਓਹਨਾ ਦਾ ਉਹ ਆਪਣੀ ਉਸੀ ਮੁਦਿਆਂ ਨੂੰ ਲਮਕਾਉਣਾ ਚਾਹੁੰਦੇ ਨੇ ਇਹ ਲਮਕਦਾ ਰਵੇ ਇਹ ਲਮਕਦੇ ਰਹਿਣ ਚਾਹੇ ਇਹ ਉਹ ਇਸ ਮਸਲੇ ਦਾ ਹਾਲ ਚਾਹੁੰਦੇ ਨਹੀ ਜਿਵੇ ਹੀ ਤੁਸੀਂ ਲਾ ਲੋ ਉੱਨੀ ਸੋ ਚੋਰਾਸੀ ਦਾ।

ਖਤਮ ਹੋਵੇ ਕਿਉਂਕਿ ਓਸੇ ਰਾਜਨੀਤੀ ਦੇ ਓਸੇ ਮੁਦੇ ਦੇ ਉਤੇ ਰਾਜਨੀਤਿਕ ਮੁਦਾ ਬਣਾ ਕੇ ਲੋਕਾਂ ਨੇ ਚਾਹੇ ਉਹ ਪਾਰਟੀ ਕੋਈ ਵੀ ਹੋਵੇ ABCD. ਓ ਅ ਈ ਕੋਈ ਪਾਰਟੀ ਹੋਵੇ ਉਹ ਆਪਣਾ ਫਾਇਦਾ ਚੁੱਕਣਾ ਚਾਉਂਦੀ ਹੈ ਉਹ ਆਪਣੀਆਂ ਵੱਧ ਤੋਂ ਵੱਧ ਉਸ ਮੁਦੇ ਨੂੰ ਬਣਾ ਕੇ ਆਪਣੀਆਂ ਵੋਟਾਂ ਵੋਟਾਂ ਪੱਕੀਆਂ ਕਰਨਾ ਚਾਉਂਦੀ ਹੈ। ਓਹਨਾ ਨੂੰ ਲੋਕਾਂ ਦਾ ਕੋਈ ਵਾਸਤਾ ਨਹੀ ਨਾ ਉਹ ਕੋਈ ਲੋਕਾਂ ਨੂੰ ਇਨਸਾਫ ਦਵਾਉਣਾ ਚਾਹੁੰਦੇ ਏ ਨਾ ਉਹ ਲੋਕਾਂ ਨੂੰ ਕੋਈ ਹਰਜਾਨਾ ਦਵਾਉਣਾ ਚਾਹੁੰਦੇ ਏ ਨਾ ਉਹ ਲੋਕਾਂ ਦੇ ਜਖ਼ਮ ਤੇ ਮਲਮ ਪੱਟੀ ਕਰਨਾ ਚਾਹੁੰਦੇ ਏ ਕੁੱਛ ਨਹੀ ਕਰਨਾ ਚਾਹੁੰਦੇ। ਸਿਰਫ ਤੇ ਸਿਰਫ ਓਹਨਾ ਦਾ ਇਕੋ ਮਕਸਦ ਹੈ ਸਾਡੀ ਰਾਜਨੀਤੀ ਚਮਕੇ ਸਾਡੀ ਅੱਜ ਦੀ ਰਾਜਨੀਤੀ ਦੇ ਹਾਲਾਤ ਇਹ ਹੈ ਇਕ ਆ ਇਕ ਰਾਜਨੀਤਿਕ ਸਿਰਫ ਉਹ ਇਹੋ ਚਾਉਂਦਾ ਵੀ ਅੱਗੇ। ਅਗੇ ਆਉਣ ਵਾਲੇ ਟੀਮ ਦੇ ਵਿਚ ਮੇਰਾ ਮੇਰਾ ਪੁੱਤ, ਮੇਰੀ ਧੀ, ਮੇਰੀ ਘਰਵਾਲੀ, ਮੇਰਾ ਭਰਾ ਮੇਰਾ ਪਰਿਵਾਰ ਹੀ ਸਿਰਫ ਅਗੇ ਰਾਜ ਕੇਰੇ ਨਾ ਕਿ ਕੋਈ ਸਾਧਾਰਨ ਬੰਦਾ ਉਸਦੇ ਵਿਚ ਆਵੇ। ਕਿਉਂਕਿ ਉਹ ਚਾਹੁੰਦੇ ਨੀ ਜੇ ਸਾਧਾਰਨ ਬੰਦੇ ਰਾਜਨੀਤੀ ਵਿਚ ਆ ਜਾਣਗੇ ਤੇ ਉਹ ਸਾਧਾਰਨ ਬੰਦਿਆਂ ਦੇ ਲੋਕਾਂ ਦੀਆਂ ਆਮ ਜਨਤਾ ਦੀਆ ਗੱਲਾਂ ਕਰਨ ਦੇ ਆਮ ਜਨਤਾ ਦੇ ਮਸਲੇ ਹਾਲ ਕਰਨ ਦੇ ਜੋ ਲੋਕ ਦੀ ਮੇਨ। ਜੋ ਲੋਕ ਦੀ ਮੁੱਖ ਸਮੱਸਿਆ ਹੈ ਉਸਨੂੰ ਹੱਲ ਕਰਨ ਨਾ ਤੇ ਉਹ ਧਰਮ ਦੇ ਨਾ ਤੇ ਵੰਡਿਆ ਪਾਉਣ ਗਏ ਪਰ ਅੱਜ ਦੇ ਲੀਡਰ ਕਿਸੇ ਆਮ ਬੰਦੇ ਨੂੰ।

ਰਾਜਨੀਤੀ ਉਤੇ ਕਬਜਾ ਰਵੇ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਹੋਣ ਉਹ ਚਾਹੁੰਦੇ ਆ ਕਿ ਅੱਜ ਮੈਂ ਰਾਜ ਕਰ ਰਿਹਾ ਅਗੇ ਮੇਰਾ ਪੁੱਤਰ ਰਾਜ ਕਰੇ। ਉਸਤੋਂ ਬਾਅਦ ਉਸਦਾ ਪੁੱਤਰ ਰਾਜ ਕਰੇ ਐਸੇ ਤਰਾਂ ਪੀਰੀ ਦਰ ਪੀਰੀ ਜਿਵੇ ਪੁਰਾਣੇ ਜ਼ਮਾਨੇ ਚ ਰਾਜੇ ਮਹਾਰਾਜੇ ਚੱਲਦੇ ਹੁੰਦੇ ਸੀ ਉਸੇ ਤਾਰਾ ਅੱਜ ਤੱਕ ਪੀਰੀ ਡਾਰ ਪੀਰੀ ਉਹ ਚੀਜ਼ਾਂ ਅਗੇ ਚੱਲਣ। ਤੇ ਅਸੀਂ ਆਪਣਾ ਨਾਹ ਕਮਾਈਏ ਲੇਕਿਨ ਮੈਂ ਇਹ ਗੱਲ ਕਰਨਾ ਚਾਹੁੰਦਾ ਲੇਕਿਨ ਅੱਜ ਲੋਕ ਬਹੁਤ ਜ਼ਿਆਦਾ ਸਿਆਣੇ ਹੋ ਗਏ ਨੇ ਉਹ ਗੱਲਾਂ ਨਹੀ ਰਹਿ ਗਈਆਂ ਵੀ ਇਕ ਰਾਜ ਨੇਤਾ ਕਵੇ। ਵੀ ਬਸ ਮੇਰਾ ਹੁਣ ਇਸ ਇਸ ਇਸ ਹਲਕੇ ਦੇ ਉੱਤੇ ਹੁਣ ਮੇਰਾ ਹੀ ਕਬਜਾ ਰਹੂਗਾ ਉਹ ਗੱਲਾਂ ਖਤਮ ਹੋ ਚੁੱਕਿਆ ਨੇ ਲੋਕ ਅੱਜ ਚਾਹੁੰਦੇ ਨੇ ਲੋਕ ਅੱਜ ਬੇਰੋਜ਼ਗਾਰੀ ਬੇਰੋਜ਼ਗਾਰੀ ਗ਼ਰੀਬੀ ਜੋ ਮੂਲ ਸਮੱਸਿਆ ਹੈ ਓਸਤੇ ਜਾਣਾ ਚਾਹੁੰਦੇ ਆ ਅੱਜ ਵੀ ਅਸੀਂ ਦਦੇਖ ਰਹੇ ਆ ਸਤਰ ਸਾਲ ਤੋਂ ਉਪਰ ਹੋ ਗਏ ਦੇਸ਼ ਨੂੰ ਪਜਤਰ ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ। ਲੇਕਿਨ ਸਾਡੀ ਮੂਲ ਸਮੱਸਿਆ ਵਿਚ ਕੋਈ ਤਬਦੀਲੀ ਨਾਈ ਆਈ ਉਹੀ ਕਾਮਿਆਂ ਉਹੀ ਮੂਲ ਕਮੀਆਂ ਸਾਡੀਆਂ ਅੱਜ ਚੱਲ ਰਹੀਆਂ ਨੇ ਜੋ ਅੱਜ ਤੀਹ ਸਾਲ ਪਹਿਲਾ ਸੀ ਪੈਂਤੀ ਸਾਲ ਪਹਿਲਾ ਸੀ ਅੱਜ ਵੀ ਅੱਜ ਵੀ ਕੁੱਜ ਲੀਡਰ। ਅੱਜ ਵੀ ਕੋਈ ਰਾਜਨੇਤਾ ਚ ਦੁੱਖ ਹਲਕੇ ਦੇ ਵਿਚ ਪਿੰਡ ਦੇ ਵਿਚ ਜਾਂਦਾ ਤੇ ਓਥੋਂ ਦੀ ਸਮਸਿਆ ਕਿ ਹੈ ਜੀ ਸਾਡੇ ਇਥੇ ਪਾਣੀ ਨਹੀਂ ਸਾਫ ਆਉਂਦਾ ਸਾਡੀਆਂ ਇਥੇ ਗਲੀਆਂ ਨਾਲੀਆਂ ਨੀ ਪੱਕੀਆਂ ਹੈਗੀਆਂ। ਮੈਂ ਇਹ ਕਾਫੀ ਦੇਰ ਤੋਂ ਕੰਮ ਸੇ ਕੰਮ ਪਿਛਲੇ ਤੀਹ ਪੈਂਤੀ ਸਾਲ ਤੋਂ ਵੈਖਦਾ ਆਉਦਾ ਤੇ ਓਹੀ ਕੁੱਛ ਸਮਸਿਆਵਾਂ ਚਲਿਆ ਆਉਂਦੀਆਂ ਉਹ ਸਮੱਸਿਆ ਦਾ।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

ਹਾਂ ਜੀ, ਹਾਂ ਜੀ ਸਤਿ ਸ਼੍ਰੀ ਅਕਾਲ ਸਭ ਨੂੰ, ਸਭ ਠੀਕ ਹੋ ਮੈਂ ਸ਼ਰਨਜੀਤ ਕੌਰ ਹੁਣ ਮੇਰਾ ਏਧਰ ਵਿਆਹ ਹੋਇਆ, ਤੇ ਮੇਰੇ ਇੱਥੇ ਅਹ ਮੇਰੇ ਘਰਵਾਲਾ ਬਹੁਤ ਅੱਛਾ ਏਂ।

ਤੇ ਬਹੁਤ ਵਧੀਆਂ ਏਥੇ, ਏਥੇ ਜਦੋਂ ਦੀ ਆਈ ਹਾਂ ਚੰਡੀਗੜ ਬਹੁਤ ਵਧੀਆਂ ਲੱਗਿਆ ਹੈ ਬੜੇ ਅੱਛੇ ਲੋਕ ਹੈ, ਮੇਰੇ ਸੱਸ ਸਹੁਰੇ ਨਹੀਂ ਹਨ। ਮੇਰੇ ਭੂਆਂ ਸੱਸ ਏ ਤੇ ਨਾਲ ਹੀ ਰਹਿੰਦੇ ਹਨ। ਬਹੁਤ ਉਹ ਵੀ ਪੂਰੇ ਅੱਛੀ ਮੇਰੇ ਆ। ਘਰਵਾਲਾ ਬਹੁਤ ਅੱਛਾ ਹੈ, ਬਹੁਤ ਅੱਛੇ nature ਦਾ ਹੈ ਤੇ ਮੈਂ ਇੱਥੇ ਦੇ ਲੋਕ ਹਨ ਅਹ sunday ਐਤਵਾਰ ਨੂੰ ਅਸੀਂ ਹਰ ਜਗ੍ਹਾ ਤੇ ਜਾਂਦੇ ਆਂਦੇ ਰਹਿੰਦੇ ਤੇ ਆਹ ਮਤਲਬ, ਜਿਹੜੇ ਮਕਾਨ ਮਾਲਕ ਹਨ ਸਾਡੇ ਉਹ ਵੀ ਅੱਛੇ ਏ ਸਾਰੇ ਇੱਥੇ ਆਂਦੇ ਨੇ ਗੱਲ ਬਾਤ ਕਰਦੇ ਆ। ਤੇ ਅੱਛਾ ਬੀਤ ਜਾਂਦਾ ਏ ਪੂਰਾ ਦਿਨ ਤੇ ਮੈਂ ਸ਼ਾਮ ਨੂੰ ਬੱਚਿਆਂ ਨੂੰ ਪੜ੍ਹਾਂਦੀ ਹਾਂ, ਸਵੇਰੇ ਮੈਂ ਅਹ ਘਰ ਦਾ ਕੰਮ ਹੁੰਦਾ ਮੇਰਾ ਤੇ ਇਹ ਕੰਮ ਤੇ ਚਲੇ ਜਾਂਦੇ ਨੇ ਤੇ ਬਹੁਤ ਵਧੀਆ ਮਤਲਬ ਘਰ ਦਾ ਕੰਮ ਕਰਕੇ time ਬੀਤ ਜਾਂਦਾ ਹੈ। ਤੇ ਸ਼ਾਮ ਨੂੰ ਮੈਂ ਨਿਕਲ ਜਾਂਦੀ ਹਾਂ ਬੱਚਿਆਂ ਨੂੰ ਪੜ੍ਹਾਣ ਲਈ, ਬਹੁਤ ਬੱਚੇ ਵੀ ਬਹੁਤ ਅੱਛੇ ਦੇ ਕਾਰਨ ਇੱਥੇ ਮੇਰੀਆਂ ਕਾਫ਼ੀ ਦੋਸਤ ਬਣ ਚੁੱਕੇ ਨੇ, ਤਿੰਨ ਮਹੀਨੇ ਰਹੀ ਆ ਮੈਂ ਇੱਥੇ ਬਹੁਤ ਵਧੀਆ ਮੈਂਨੂੰ ਲੱਗਿਆ ਆ ਆਂਦੇ ਜਾਂਦੇ ਆ ਸਭ ਜਗ੍ਹਾ ਤੇ ਮੇਰੇ ਘਰਵਾਲਾ ਵਾਲਾ ਵੀ ਬਹੁਤ ਵਧੀਆ ਹੈ nature ਦਾ ਤੇ ਅਮ ਏਥੇ ਆਂਦੇ ਜਾਂਦੇ ਹਾਂ ਮਤਲਬ ਸਭ ਜਗ੍ਹਾ ਵਧੀਆ ਹੈ ਮੇਰੇ ਅਹ ਮੰਮੀ ਹਨ ਮੇਰੇ ਪਾਪਾ ਅਹ ਨਹੀਂ ਹਨ ਇਸ ਦੁਨਿਆ ਵਿੱਚ ਮੇਰਾ ਵੱਡਾ ਭਰਾ ਹੈ, ਵੱਡੀ ਭੈਣ ਹੈ। ਤੇ ਆਹ ਉਦੇ ਮੇਰੇ ਭਰਾ ਦਾ ਇੱਕ ਬੇਟਾ ਹੈ, ਮੇਰੀ ਭੈਣ ਦੇ ਤਿੰਨ ਬੱਚੇ ਹਨ, ਮੇਰਾ ਹਾਲੇ ਨਹੀਂ ਹੈ। ਤੇ ਮੇ ਅਹ ਉਹ ਦਿੱਲੀ ਰਹਿੰਦੇ ਨੇ ਸਾਰੇ, ਆਂਦੇ ਜਾਂਦੇ ਰਹਿੰਦੇ ਨੇ ਸਭ ਅੱਛੇ ਨੇ ਆਪਣੀ ਜਗ੍ਹਾ ਵਿੱਚ, ਤੇ ਮੇਰੇ ਘਰਵਾਲਾ ਵੀ ਅਹ ਮਿਲਦੇ ਕਰਦੇ ਰਹਿੰਦੇ ਹਨ ਉਹਨਾਂ ਨਾਲ ਬੋਲਚਾਲ ਵੀ ਬਹੁਤ ਵਧੀਆ ਹੈ, ਤੇ ਮੇਰੇ ਭੂਆ ਸੱਸ ਵੀ ਆਂਦੇ ਹਨ ਏਥੇ ਮੈਂਨੂੰ ਉਹ ਕੱਲਾ ਮਹਿਸੂਸ ਨਹੀਂ ਹੋਣ ਦਿੰਦੇ, ਤੇ ਏਥੇ ਵਿਦਿਆਲੇ ਚ ਵੀ ਮੈਂ ਪੜ੍ਹਾਵਾਂ ਗਈ। ਤੇ ਮੈਂਨੂੰ ਚਾਰ ਭਾਸ਼ਾ ਆਂਦਿਆ ਨੇ ਮੈਂ ਇਰਾਨ ਵੀ ਰਹਿ ਚੁੱਕੀ ਆ ਮੇਰਾ ਇਰਾਨ ਦਾ ਜਨਮ ਹੈ ਤੇ ਫਿਰ ਮੈਂ ਇੰਡੀਆ ਆਈ ਸੀ। ਅਹ ਇਸ ਕਰਕੇ ਤਿੰਨ ਸਾਲ ਪਹਿਲੇ ਮੇਰੇ ਪਾਪਾ ਅਹ ਗੁਜ਼ਰ ਚੁੱਕੇ ਹਨ। ਤੇ ਅਹ ਕਾਫ਼ੀ ਅਹ ਵਧੀਆ ਮੈਂਨੂੰ ਏਥੇ ਚੰਡੀਗੜ ਜਦੋ ਦੀ ਆਈ ਆ ਕਾਫ਼ੀ ਵਧੀਆ ਲੱਗਿਆ ਹੈ ਕਾਫ਼ੀ ਆਹ ਹਮ ਮਿਲਣਸਾਰ ਲੋਕ ਵੀ ਅੱਛੇ ਨੇ ਘੁੰਮਣ ਫਿਰਨ ਦੀ ਬਹੁਤ ਅੱਛੀ ਜਗ੍ਹਾ ਹੈ। ਬਹੁਤ ਵਧੀਆ ਅੱਛਾ ਲੱਗਾ ਮੈਂਨੂੰ, ਏਥੇ ਦੀ ਜਦੇ ਦੀ ਆਈ ਹਾਂ ਮੈਂਨੂੰ ਬਹੁਤ ਦਿਲ ਲੱਗ ਗਿਆ ਬਹੁਤ ਅੱਛੀ ਤਰ੍ਹਾਂ ਦਿਲ ਲੱਗ ਗਿਆ ਮੇਰਾ, ਨੀਚੇ ਵਾਲੇ ਵੀ ਆ ਸਾਡੇ ਅਮ ਮਕਾਨ ਮਾਲਕ ਹਨ ਬਹੁਤ ਅੱਛੇ ਨੇ ਕਿ ਮੈਂਨੂੰ ਅਹ ਕੱਲਾ ਮਹਿਸੂਸ ਨਹੀਂ ਹੋਣ ਦਿੰਦੇ ਨੇ ਤੇ ਆਹ ਰਾਤ ਨੂੰ ਇਹ ਆਂਦੇ ਹੈ ਰੋਟੀ ਪਾਣੀ ਅਸੀਂ ਖਾ ਕਿ ਸੋ ਜਾਂਦੇ ਹਾਂ ਫਿਰ ਇਹ ਸਵੇਰੇ ਚਲੇ ਜਾਂਦੇ ਨੇ ਤੇ ਫਿਰ ਮੈਂ ਅਹ ਕੰਮ ਨਿਪਟਾ ਕਿ ਆਪਣੇ ਭੂਆ ਸੱਸ ਦੇ ਘਰ ਚਲੀ ਜਾਂਦੀ ਹਾਂ ਜਾਂ ਉਹ ਆ ਜਾਂਦੇ ਨੇ ਏਥੇ ਅੱਛਾ time ਬੀਤ ਜਾਂਦਾ ਹੈ ਜਾਂ ਮੈਂ ਕਿਧਰ ਹੋਰ ਚਲੀ ਜਾਂਦੀ ਹਾਂ ਮੇਰੇ ਅੱਛੇ ਦੋਸਤ ਵੀ ਇੱਥੇ ਬਣ ਗਏ ਹਨ। ਉਹਨਾਂ ਕੋਲ ਵੀ ਚਲੀ ਜਾਂਦੀ ਹਾਂ ਉਹ ਮੇਰੇ ਕੋਲ ਵੀ ਆਉਂਦੇ ਨੇ, ਤੇ ਫਿਰ ਮੈਂ ਪੜ੍ਹਾਣ ਚਲੀ ਜਾਂਦੀ ਹਾਂ, ਫਿਰ ਸ਼ਾਮ ਨੂੰ ਫਿਰ ਅਹ ਰੋਟੀ ਸ਼ਬਜ਼ੀ ਵੈਗਰਾ ਬਣਾ ਕਿ ਫਿਰ ਮੈਂ ਆਪਣੇ ਘਰ ਵਾਲੇ ਦਾ ਇਤਜ਼ਾਰ ਕਰਦੀ ਹਾਂ ਫਿਰ ਉਹ ਆਉਂਦੇ ਨੇ ਤੇ ਫਿਰ ਗੱਲ ਵਗੈਰਾ ਕਰ ਕਿ ਰੋਟੀ ਖਾ ਕਿ ਅਸੀਂ ਸੋ ਜਾਂਦੇ ਹਾਂ ਫਿਰ ਅਹ ਬਹੁਤ ਅੱਛਾ ਮਤਲਬ time ਬੀਤ ਜਾਂਦਾ ਹੈ ਸਾਡਾ ਬਹੁਤ ਵਧੀਆ time ਬੀਤ ਜਾਂਦਾ ਮੇਰੇ ਘਰਵਾਲਾ ਬਹੁਤ ਅੱਛਾ ਹੈ ਬਹੁਤ ਵਧੀਆ ਅਹ ਅੱਛੇ ਸੁਭਾ ਕਾ ਹੈ ਬਹੁਤ ਮਤਲਬ ਅੱਛੇ ਰਹਿੰਦੇ ਹੈ। ਗੱਲਬਾਤ ਵਿੱਚ ਵੀ ਹੱਸੀ ਮਜ਼ਾਕ ਵੀ ਬਹੁਤ ਅੱਛੇ ਨੇ ਤੇ ਅਹ ਕੋਈ ਉਹ ਨਹੀਂ ਹੈ ਕਿ ਕੋਈ, ਬਹੁਤ ਵਧੀਆ ਸਭ ਕੁਝ ਹੋ ਜਾਂਦਾ ਹੈ।

ਦਿੱਲੀ ਅੱਛਾ ਹੈ ਪਰ ਦਿੱਲੀ ਤੋਂ ਜ਼ਿਆਦਾ ਚੰਡੀਗੜ ਜ਼ਿਆਦਾ ਅੱਛਾ ਹੈ, ਖੁੱਲੇ ਖੁੱਲੇ ਜਗ੍ਹਾ ਨੇ, ਹਰਿਆਲੀ ਹੈ, ਘੁੰਮਣੇ ਫਿਰਨੇ ਦੀ ਕਾਫ਼ੀ ਜਗ੍ਹਾ ਹਨ ਮੈਂ ਵੀ ਬਹੁਤ ਜਗ੍ਹਾ ਗਈ ਹਾਂ ਹੁਣ ਤੱਕ ਵਿਆਹ ਤੋਂ